ਫ਼ੋਟੋ ਚ ਜੇਹੜੀ ਲੜਕੀ ਹੈ ਓਹਨੇ ਬਲੈਕ ਰੰਗ ਦੀ ਡਰੈੱਸ ਪਾਈ ਹੋਈ ਆ।

ਤੇ ਬ੍ਰਿਜ ਤੋਂ ਪਰ੍ਲੀ ਸਾਈਡ ਕਾਫੀ ਵੱਡੇ ਵੱਡੇ ਟ੍ਰੀ ਦਿੱਖ ਰਹੇਂਹਾਂ ਤੇ ਨਾਲੇ ਜਿਹੜਾ ਆ ਤੇ ਘਾਹ ਦਿੱਖ ਰਿਹਾ ਆ।

ਵਿਸ਼ਾਲ ਜਵੈਲਰਸ ਐਂਡ ਨੰਬਰ ਵੀ ਦਿੱਤਾ ਗਿਆ ਵਾ ਤੇ ਥੱਲੇ ਬਹੁਤ ਜਿਆਦੇ ਪੀਪਲ ਜਿਹੜੇ ਆਂ ਹੇਅਰ ਐਂਡ ਦੇਅਰ ਜਾ ਰਹੇ ਆ।

ਇੱਕ ਮੋਟਰਸਾਈਕਲ ਲੱਗਾ ਏ ਆ ਤੇ ਇੱਕ ਜਰਮਨ ਸ਼ੈਫਰਡ ਦੀ ਬ੍ਰੀਡ ਦਾ ਡੋਗ ਬੰਨ੍ਹਿਆ ਹੋਇਆ ਵਾ ਲਾਲ ਰੰਗ ਦੇ ਟੈਂਕ ਤੇ ਲਾੱਗੇ।

ਤੇ ਇੱਕ ਡਰੈਗਨ ਦਾ ਬੱਚਾ ਬਣਿਆ ਨਾਲ ਹੀ ਤੇ ਓਹਦੇ ਆਲ਼ੇ ਦੁਆਲੇ ਸਟੋਨਸ ਪਏਆ ਤੇ ਛੋਟੇ ਛੋਟੇ ਬੂਟੇਯਾਂ ਵਾਲੇ ਜੇਹੜੇਆ ਘਾਹ ਘਾਯਾ ਗਿਆ ਵਾ।

ਤਾਂ ਕੋਈ ਫਾਊਂਡੇਸ਼ਨ ਆ ਜਿਹਦੇ ਵਿੱਚ ਕੀ ਆ ਬੱਚਿਆਂ ਨੂੰ ਜਿਹੜੇ ਡੀ_ਡੀ ਥਿਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਏ ਆ।

ਜਿੱਥੇ ਕਿ ਆ ਪੇਂਟ ਆ ਵੀ ਮਿਲਦੇ ਆ ਜਿਹੜਾ ਕਿ ਆਪਣੇ ਹਾਊਸਿਜ ਨੂੰ ਪੇਂਟ ਹੁੰਦਾ ਆ।

ਇਹ ਜਿਵੇਂ ਕੋਈ ਸਲਾਈਟ ਆ ਜਿਵੇਂ ਕੇਂਟ ਵਿਚ ਜੁੰਪਿੰਗ ਸਲਾਈਡ ਆ ਜਿਦੇ ਉਤੇ ਆਪਾ ਜੁੰਪ ਕਰਦੇ ਆ।

ਜਿਹੜਾ ਸੰਨ ਹੈ ਸੰਨ ਸੈਟ ਦਾ ਵਿਊ ਹੈ।

ਇਹ ਇੱਕ ਡੇਕੋਰੇਟ ਕੀਤਾ ਗਿਆ ਇਆ ਕੋਈ ਪੈਲੇਸ ਆ ਜਾਂ ਫਿਰ ਕਿਸੇ ਦੇ ਘਰ ਦਾ ਬੈਕਸਾਈਡ ਏਰੀਆ ਏ ਆ।

ਇਹ ਇੱਕ ਏ_ਟੀ_ਐਮ ਆ ਏ_ਟੀ_ਐਮ ਦੇ ਬਾਹਰ ਦੋ ਜਾਣੇ ਖਲੋਤੇ ਆ ਦੋਵਾਂ ਨੇ ਵਾਈਟ ਕਲਰ ਦੀ ਸ਼ਰਟ ਪਾਈ ਆ।

ਆਲ਼ੇ ਦੁਆਲੇ ਜੇਹੜੇ ਆਂ ਕਾਫੀ ਜਿਆਦੇ ਜੇਹੜੇ ਟ੍ਰੀ ਓਹ ਲੱਗੇ ਹੋਏਂ ਆਂ।

ਸਾਹਮਣੇ ਇੱਕ ਸੋਫਾ ਲੱਗਾ ਆ ਉਥੇ ਇੱਕ ਟੀਚਰ ਬੈਠਾ ਆ ਉਹਨੇ ਯੈਲੋ ਕਲਰ ਦੀ ਟਰਬਨ ਬੰਨੀ ਹੋਈ ਆ ਸਾਹਮਣੇ ਕੱਚ ਦੇ ਗਲਾਸ 'ਚ ਪਾਣੀ ਪਿਆ ਆ।

ਤੇ ਏਹ ਪਾਏ ਹੋਏ ਆ ਬਕੇਟ ਪਾਯਾ ਹੋਏ ਆ ਓਹਦੇ ਚ ਵੀ ਛੋਟੇ ਛੋਟੇ ਟਾਏਸ ਆ ਬੋਲਜ਼ ਆ।

ਦੋ ਫੈਨਸ ਆ ਇੱਕ ਟਿਊਬ ਆ ਤੇ ਇਹ ਸਾਹਮਣੇ ਜਿਹੜੀ ਬਹੁਤ ਵੱਡੀ ਇੱਕ ਐਲ_ਈ_ਡੀ ਲੱਗੀ ਆ।

ਇਹ ਕੱਪੜੇ ਜਿਹੜੇ ਗ੍ਰੇਯ ਵਾਈਟ ਤੇ ਕੁਛ ਜਿਹੜੇ ਪਰਪਲ ਐਡ ਵਾਈਟ ਆ ਤੇ ਸਾਈਡ ਤੇ ਪੱਥਰ ਪਏ ਆ।

ਜਿਹੜਾ ਕਿ ਸਾਰਾ ਖਾਲੀ ਆ ਪਰ ਗ੍ਰੀਨ ਕਲਰ ਦਾ ਮੈਟ ਵਿਸ਼ਾ ਆ ਵਾਈਟ ਕਲਰ ਦੇ ਜਿਵੇਂ ਕਹਿ ਸਕਦੇ ਬਾਉਂਡਰੀਜ ਬਣੀਆ ਆ।

ਉਹਦੇ ਤੇ ਲਾਈਟਸ ਲੱਗਦੀਆਂ ਜਲਦੀਆਂ ਪਈਆਂ ਦੋ ਤਿੰਨ ਤੇ ਕਾਫੀ ਸਾਰੇ ਜਿਹੜੇ ਆ ਬੈਨਰ ਵੀ ਲੱਗੇ ਹੋਏ ਆ।

ਤੇ ਬਹੁਤ ਜ਼ਿਆਦੀ ਨੋਇਸ ਹੋ ਰਹੀ ਐ ਇੱਥੇ ਕਿਉਂਕਿ ਅ ਗੈਦਰਿੰਗ ਆਫ ਪੀਪਲ ਇੱਥੇ ਬਹੁਤ ਆ।